ਹਾਂਜੀ chicken ਵੀ ਬਹੁਤ ਵਧੀਆ mix veg ਵੀ ਬਹੁਤ ਵਧੀਆ ਉਹਨਾ ਦੀ ਉੱਥੇ ਇੱਕ ਉਹ ਬਣਾਉਦੇ ਨੇ special ਚਾਟ ਪਾਪੜੀ

ਜਿਸ ਦਾ size ਵੀ ਬਹੁਤ ਵੱਡਾ ਹੁੰਦਾ and tasty ਵੀ ਬਹੁਤ ਵਧੀਆ ਹੁੰਦੀ ਆ okay

ਠੀਕ ਹੈ and and dinner ਚ ਕੀ ਬਣਾਇਆ ਫ਼ੇਰ ਤੁਸੀਂ ਅੱਜ ਕੀ plan ਕੀਤਾ

ਉਸ ਚ ਮਤਲਬ ਜਿਵੇਂ

mix veg ਨਾਲ rice ਤੇ ਅਮ ਇੱਕ ਦਾਲ ਵੀ add ਕਰ ਦੇਣੀ ਹੈ ਨਾਲ chapattis ਬਾਕੀ okay

ਬਸ ਫ਼ੇਰ ਜਦੋਂ free ਹੋਵੋਂਗੇ ਦੱਸੋ ਫ਼ੇਰ ਆਪਾਂ ਜਾ ਕੇ ਆਵਾਂਗੇ ਪਹਿਲਾਂ ਜੱਗੀ ਦੇ try ਕਰਾਂਗੇ ਜੱਗੀ ਜਿਆਦਾ ਵਧੀਆ ਕੋਈ ਨੀ ਪਹਿਲਾਂ ਜੱਗੀ ਦੇ ਕਰ ਲਵਾਂਗੇ ਕੋਹਲੀ ਵੀ ਉਸੀ side ਹੈ ਕੋਹਲੀ ਦੇ ਵੀ try ਕਰ ਲਵਾਂਗੇ ਹਾਂਜੀ ਕੋਹਲੀ ਵੀ ਵਧੀਆ and ਇਕ ਗਣਪਤੀ ਅਹ ਗਣਪਤੀ burger ਵਾਲੇ ਵੀ ਬਹੁਤ famous ਨੇ ਭਾਦਸੋਂ road ਤੇ ਗਣਪਤੀ burger

sandwich ਬਹੁਤ ਤਸ੍ਟੀ ਹੁੰਦੇ ਨੇ ਬਹੁਤ famous ਨੇ ਉਹਨਾ ਦੇ sandwich ਤੇ burger ਉਹ sandwich ਤੇ burger ਦੇ ਵਿੱਚ ਨਾ lays add ਕਰਦੇ ਨੇ

okay ਚਿਪ੍ਸ add ਕਰਕੇ ਉਹਦੇ ਵਿੱਚ crip crispy ਜਾ ਬਣਾ ਦਿੰਦੇ ਨੇ ਉਹਨੂੰ

ਹਾਂਜੀ crispy ਨੇ add ਕਰਨ ਵਾਸਤੇ ਉਹ chips add ਕਰਦੇ ਉਹਦੇ ਵਿੱਚ ਹਾਂਜੀ ਉਹਦੇ ਵਿੱਚ chips add ਕਰਦੇ ਜਦੋਂ ਨਾਲ burger ਤੇ sandwich ਦੇ ਨਾਲ ਉਹ meiosis ਵਗੇਰਾ ਦਿੰਦੇ ਨੇ ਉਸ ਦੇ ਨਾਲ ਵੀ chips ਦਿੰਦੇ ਨੇ extra ਖਾਣ ਲਈ ਵੀ mayonnaise ਵਗੇਰਾ ਵੀ ਬਹੁਤ ਅੱਛੀ ਤਿਆਰ ਕੀਤੀ ਹੁੰਦੀ ਆ

ਤੇ carrot and ਹੋਰ ਵੀ ਬਹੁਤ ਚੀਜ਼ਾਂ add ਕਰਦੇ ਨੇ

vegetarian ਹੈ ਕੇ non vegetarian ਹੈ I think ਉਹ vegetarian ਹੀ ਮਤਲਬ ਚੀਜ਼ਾਂ ਬਣਾਉਂਦੇ ਨੇ

grilled sandwich ਬਹੁਤ ਵਧੀਆ ਬਹੁਤ famous ਹੈ ਉਸ side ਦਾ ਭਾਦਸੋਂ road ਤੇ ਹੀ ਆ ਵੇਸੇ ਉਹ ਗਣਪਤੀ burger grilled sandwich ਕਿਹ ਰਹੇ ਹੋ ਹਾਂਜੀ grilled sandwich sandwich ਹੀ ਉਹਨਾ ਦਾ ਬਹੁਤ tasty ਹੈ ਅੱਛਾ ਮਤਲਬ main ਉਹਨਾ ਦਾ sandwich ਹੀ ਜਿਆਦਾ famous ਹੈ ਕਿਵੇਂ ਕਿਹ ਰਹੇ ਹੋ ਤੁਸੀਂ ਮੈਂ ਕਿਹਾ ਵੀ main ਉਹਨਾ ਦਾ sandwich ਹੀ ਜਿਆਦਾ famous ਹੈ ਹਾਂਜੀ ਸਭ ਤੋਂ ਮਤਲਬ ਜਦੋਂ starting ਚ ਉਹਨਾ ਨੇ start ਕੀਤਾ ਸੀ sandwich ਤੋਂ ਹੀ start ਕੀਤਾ ਸੀਗਾ ਉਸਤੋਂ ਬਾਅਦ ਹੁਣ ਉਹ burger ਵੀ ਮਤਲਬ ਬਣਾਉਣ ਲੱਗ ਗਏ

ਪਹਿਲਾਂ sandwich ਤੋਂ start ਕਰਿਆ ਫ਼ੇਰ ਜਿਵੇਂ ਜਿਵੇਂ ਉਹਨਾ ਦਾ ਕੰਮ ਵਧੀਆ ਚੱਲਣ ਲੱਗ ਗਿਆ ਫ਼ੇਰ ਹੋਰ varieties ਵੀ add ਕਰ ਲਈਆਂ ਉਹਨਾ ਨੇ ਹਾਂਜੀ ਉਹਨਾ di goodwill ਵੀ ਵਹੁਟ ਜਿਆਦਾ ਵਧੀਆ reputation ਬਹੁਤ ਵਧੀਆ and ਬਹੁਤ ਵਧੀਆ ਖਾਣਾ ਬਣਾਉਣ ਕਰਕੇ ਹੀ ਉਹਨਾ ਦੀ reputation ਹੈ ਇੰਨੀ ਬਹੁਤ tasty ਬਣਾਉਂਦੇ ਨੇ ਉਹ

ਕੋਈ add ਨੀ ਕਰਦੇ ਕੁਛ extra ਉਹਨਾ ਦੇ ਲੱਗ ਤੋਂ ਹੋਏ ਨੇ ਉਹੀ add ਨੇ ਮਤਲਬ ਖੁਦ bake ਕਰਦੇ ਨੇ ਕਿਵੇਂ ਕਹਿਨੇ ਓ ਅਹ chips ਮਤਲਬ ਖੁਦ ਮਤਲਬ ਬਣਾਉਂਦੇ ਏ ਕੇ company provided ਹੈ company provided ਨੇ ਕੋਈ

ਪਤਾ ਨੀ ਉਹ mayonnaise I think ਖੁਦ ਬਣਾਉਂਦੇ ਨੇ ਤਾਹੀ ਉਹ ਇੰਨੀ fresh ਤੇ ਇੰਨੀ tasty ਹੁੰਦੀ ਆ ਖਾਣ ਚ ਕੁਦ ਦੀ ਮਤਲਬ ਉਹਨਾ ਦੇ recipe ਹੈ ਹਾਂਜੀ ਵੇਸੇ ਤਾਂ ਮਤਲਬ ਇੱਕ ਮਤਲਬ ਸਾਡੇ near ਸਾਡਾ ਜਿਹੜਾ area ਉਸਦੇ near ਵੀ ਇੱਕ ਬਹੁਤ ਵਧੀਆ famous ਨੇ ਜਿੱਥੇ ਦੀ ਮਿਠਾਈ ਬਹੁਤ famous ਹੈ ਮਨਚੰਦਾ ਵਾਲੇ okay ਮਨਚੰਦਾ sweets ਉੱਥੇ ਦੇ i ਮਤਲਬ ਮੈਨੂੰ ਜੋ ਪਸੰਦ ਨੇ ਲੱਡੂ ਤੇ ਉਹਨਾ ਦੀ ਬਰਫੀ ਵਗੇਰਾ ਬਹੁਤ ਪਸੰਦ ਹੈ ਬਹੁਤ ਵਧੀਆ ਬਣਾਉਂਦੇ ਨੇ ਉਹ

ਥਾਪਰ university ਦੇ near ਹੀ ਹੈ

ਅੱਛਾ ਮਤਲਬ ਬਰਫੀ ਲੱਡੂ and

cake ਵੀ ਉਹਨਾ ਦੇ ਬਹੁਤ ਪਸੰਦ ਨੇ ਹਾਂਜੀ ਹਾਂਜੀ

ਹਾਂਜੀ ਉਹ cake ਵੀ ਬਣਾਉਂਦੇ ਨੇ ਉਹਨਾ ਦੀ ਜਿਹੜੀ ਮਿਠਾਈ ਹੈ ਉਹ ਬਹੁਤ famous ਹੈ ਉਸ side ਦੀ ਤੁਸੀਂ ਉੱਥੇ ਦੀ ਮਿਠਾਈ taste ਕਰਿਓ ਬਹੁਤ tasty ਹੈ ਉੱਥੇ ਦੀ ਜਰੁਰ and ਅਗਰ ਮਤਲਬ ਕੋਈ ਬਣਾਉਣਾ ਹੋਵੇ cake order ਕਰਦੇ ਨੇ ਹਾਂਜੀ ਬਾਕੀ ਹੋਰ ਵੀ ਚੀਜ਼ਾਂ ਬਣਾਉਣੇ ਨੇ ਉਹ

restaurant ready ਕਰਦੇ ਨੇ sandwich memos spring roll ਸਮੋਸੇ ਚਾਟ ਵਗੇਰਾ okay ਮਤਲਬ

time ਅਸੀਂ ਹਾਂਜੀ ਉੱਥੇ like ਜੇ birthday celebrate ਕਰਨਾ ਹੋਵੇ ਉਹ ਵੀ ਮਤਲਬ ਉੱਥੇ facilities provide ਕਰਦੇ ਨੇ ਉਹ okay

ਚਲੋ ਕੋਈ ਨੀ ਫ਼ੇਰ ਮਿਲਦੇ ਹਾਂ ਆਪਾਂ try ਕਰਕੇ ਆਉੰਦੇ ਹਾਂ ਜਿਹੜੀ ਜਿਹੜੀ ਜਗ੍ਹਾ ਸੋਚੀ ਹੈ ਠੀਕ ਹੈ

ਜਿਸ ਦਿਨ free ਹੋਵੋਂਗੇ decide ਕਰਕੇ ਦੱਸ ਦਿਓ ਜਿਹੜੇ ਦਿਨ ਜਾਣਾ

mam ਮੈਂ ਤੁਹਾਡੇ ਨਾਲ digital training ਬਾਰੇ ਗੱਲ ਕਰਨੀ ਸੀ

ਉਹਦੀ ਫ਼ੇਰ ਉਹਦੀ importance ਕਿਆ ਕਿਆ ਹੋ ਸਕਦੀ ਹੈ ਦੇਖੋ ਜੀ digital training ਅੱਜਕਲ ਆਪਣਾ important ਹਿੱਸਾ ਬਣ ਚੁੱਕਿਆ life ਦਾ

ਉਹ ਤਾਂ ਇੱਕ important ਹਿੱਸਾ ਬਣ ਚੁੱਕੀ ਹੈ life ਦਾ

ਹੋਰ benefit ਇਹ ਦੇਖੋ ਜੀ ਇਹਦੇ ਨਾਲ ਆਪਣੇ ਇੱਕ ਤਾਂ time saving ਆ ਇਹਦੇ ਨਾਲ ਆਪਾਂ ਘਰ ਬੈਠ ਕੇ ਕੰਮ ਕਰ ਸਕਦੇ ਹਾਂ ਹਨਾ ਕੀ ਜਿਵੇਂ ਮੰਨਲੋ ਹੁਣ ਆਪਾਂ ਨੂੰ bill ਵਗੈਰਾ ਭਰਨੇ ਪੈਂਦੇ ਨੇ ਲਈਨਾ ਚ ਲੱਗਣਾ ਪੈਂਦਾ ਸੀਗਾ tickets book ਕਰਨੀਆਂ ਨੇ ਹਨਾ ਆਪਣੀ flights ਵਗੈਰਾ ਦੀਆਂ ਹੋਗਿਆ ਜਾਂ ਆਪਣੇ railway ਵਗੈਰਾ ਦੀ ਤਾਂ ਆਪਾਂ ਨੂੰ ਬਾਹਰ ਜਾਣਾ ਪੈਂਦਾ ਸੀ ਤਾਂ ਹੁਣ ਕੀ ਹੈ ਇੱਕ ਤਾਂ ਇਹਦੀ time saving ਹੋ ਜਾਂਦੀ ਹੈ digital ਦੇ ਨਾਲ ਠੀਕ ਹੈ ਜੀ ਤੇ ਦੂਜਾ ਆਪਣਾ ਕੇ ਆਪਾਂ ਇੱਕ ਤਰ੍ਹਾਂ ਦੇ ਆਪਾਂ aware ਵੀ ਰਹਿੰਦੇ ਹਾਂ ਕੇ ਜੋ ਚੀਜ਼ਾਂ ਆਪਣੀ life ਦੇ ਵਿੱਚ happen ਹੋ ਰਹੀਆਂ ਨੇ ਹਨਾ ਤੇ ਅਗਰ ਆਪਾਂ ਨੂੰ digital training ਹੈ ਤਾਂ ਆਪਾਂ ਚਲਾਉਣਾ ਜਾਣਦੇ ਹਾਂ ਤਾਂ ਆਪਾਂ ਉਸ ਚੀਜ਼ ਬਾਰੇ aware ਹੋਵਾਂਗੇ ਨਾ ਹਾਂਜੀ ਤੇ ਆਪਾਂ ਇਹਨੂੰ ਕਿੱਦਾਂ ਕਿੱਦਾਂ use ਕਰ ਸਕਦੇ ਹਾਂ ਕਿਹਨਾ ਨੂੰ ਜੀ

ਕੀ ਹਾਂਜੀ ਜਿਵੇਂ ਆਪਾਂ use ਕਰਦੇ ਹਾਂ ਕੁੱਝ ਵੀ ਜਿੱਦਾਂ ਹੁਣ mobile use ਕਰ ਲਿਆ ਤੇ ਤੁਸੀਂ ਕਿਹਾ bill ਵੀ ਤੁਸੀਂ bill ਭਰ ਸਕਦੇ ਹੋ ਤੇ ਕਿੱਦਾਂ use ਕਰ ਸਕਦੇ ਹਾਂ ਆਪਾਂ ਦੇਖੋ ਜੀ ਜਿਵੇਂ ਹੁਣ google pay ਹਾ ਆਪਣਾ phone pay ਠੀਕ ਆ ਜੀ ਆਪਣਾ ਉਹਦੇ ਲਈ ਆਪਣੇ ਕੋਲ card ਹੋਣ ਚਾਹੀਦਾ google pay ਦੇ ਲਈ

ਵਗੈਰਾ ਆਪਾਂ ਜਿਹੜੀ app ਹੈ ਉਹ download ਕਰਨੀ ਹੈ play store ਤੋਂ ਠੀਕ ਹੈ ਜੀ ਉਹਦੇ ਆਪਣਾ phone number account number ਤੇ ਆਪਣੇ ਜੋ bank ਦੀ detail ਹੈ ਇੱਕ ਵਾਰੀ ਕਰਕੇ ਆਪਾਂ ਉਹਦੇ ਨਾਲ connect ਕਰ ਲੈਣਾ ਤੇ ਫ਼ੇਰ ਆਪਾਂ ਨੇ ਜਦੋਂ send ਵਗੈਰਾ ਕਰਨੇ ਨੇ ਤੇ QR code ਹੁੰਦੇ ਨੇ ਜਿਹੜੇ shop ਵਗੈਰਾ ਤੇ ਪਏ ਹੁੰਦੇ ਨੇ ਆਪਾਂ ਉਹਦੇ ਨਾਲ QR code ਆਪਣਾ ਕਰਕੇ scan ਤੇ ਆਪਾਂ ਜਿਹੜੇ ਪੈਸੇ transfer ਕਰ ਸਕਦੇ ਹਾਂ ਤੇ ਜਿਹੜੀਆਂ ਆਪਣੀ tickets book ਹੁੰਦੀਆਂ ਨੇ ਉਹਨਾ ਦੀਆਂ ਆਪਣੀਆਂ sites ਹੁੰਦੀਆਂ ਨੇ google ਤੇ

ਹਾਂਜੀ digi locker ਨੇ ਦੇਖੋ ਜਿਹੜੇ ਉਹਦੇ ਵਿੱਚ ਆਪਾਂ ਆਪਣੇ documents ਵਗੇਰਾ save ਕਰਕੇ ਰੱਖ ਸਕਦੇ ਹਾਂ

original documents ਨੇ ਜਿੱਦਾਂ ਕਈ ਵਾਰ ਹੋ ਜਾਂਦਾ ਆਪਣੇ ਖੋ ਜਾਂਦੇ ਨੇ ਹਨਾ

ਤਾਂ ਆਪਾਂ ਉਹਦੇ ਵਿੱਚ save ਕਰਕੇ ਰੱਖ ਸਕਦੇ ਹਾਂ ਤੇ ਜਿਹੜੇ ਆਪਣੇ documents ਨੇ ਉਹ valid ਨੇ government ਵੱਲੋਂ ਹਾਂਜੀ okay okay ਇਹਦਾ ਆਪਾਂ ਹੋਰ ਕੀ ਵੀ use ਹੋ ਸਕਦਾ ਹੋਰ ਕੋਈ ਇੱਦਾਂ ਵੀ ਵਧੀਆ ਚੀਜ਼ ਜੋ ਤੁਸੀਂ ਮੈਨੂੰ ਦੱਸ ਸਕਦੇ ਹੋ ਤੇ ਉਹਦੇ ਬਾਰੇ information ਦੇ ਸਕਦੇ ਹੋ digital ਦੇ ਵਿੱਚ ਜੀ

ਦੇਖੋ digital ਦੇ ਵਿੱਚ ਆਪਣੇ ਕੋਲ ਹਰ ਇੱਕ ਚੀਜ਼ ਦੇ ਵਿੱਚ ਥੋਨੂੰ ਦੱਸਿਆ ਜਿਵੇਂ ਆਪਣੀ sites ਵਗੈਰਾ ਨੇ ਜਿਹੜਾ ਵੀ ਆਪਾਂ ਨੇ ਕੰਮ ਕਰਨਾ ਉਹਦੀ ਆਪਾਂ site ਉਹਦੇ ਪਰ ਆਪਾਂ ਨੇ phone ਵਗੇਰਾ ਤੇ google ਤੇ search ਕਰਕੇ ਤੇ ਆਪਾਂ ਉਹਦੀ notification ਜਿਵੇਂ ਮੰਨ ਲੋ ਕੀ ਹੋਰ related ਮੰਨਲੋ ਇਹ ਤਾਂ ਆਪਣੀ business ਵਗੈਰਾ ਦੇ ਨਾਲ related ਹੈ ਨਾ ਕੀ video ਵਗੈਰਾ ਵੀ ਦੇਖਣੀ ਹੈ

ਇੱਥੋਂ ਤੱਕ ਕੇ ਜਿਹੜੇ ਆਪਣੇ phone ਵਗੇਰਾ ਦੇ ਵਿੱਚ sites ਨੇ ਜਿਹੜੀਆਂ ਕੇ ਉਹਨਾ ਨੂੰ open ਕਰਨਾ ਆਪਣੀ ਜਿਹੜੀ ਹੈ ਨਾ ਸਾਰੀ information ਵੀ ਆਪਣੇ phone ਦੇ ਵਿੱਚ available ਪਈ ਆ ਜਾਣੀ ਕੀ ਅੱਜਕਲ ਹਰ ਇੱਕ ਚੀਜ਼ digital ਹੋਈ ਪਈ ਹੈ ਕਿਸੇ ਦਾ ਆਪਾਂ ਨੇ form fill ਕਰਨਾ ਜਾਂ ਕਿਸੇ ਆਪਣੇ job ਵਗੈਰਾ ਦੇ related ਹਾਂਜੀ ਫ਼ੇਰ ਉਹ ਆਪਾਂ ਕਿੱਦਾਂ fill ਕਰ ਸਕਦੇ ਹਾਂ ਮਤਲਬ ਉਹਦੀ ਵੀ ਕੋਈ site ਵਗੈਰਾ ਜਾਂ ਫ਼ੇਰ

ਨਹੀਂ ਦੇਖੋ ਉਹਦੇ ਨਾਲ ਆਪਣੇ related ਆਪਣੇ ਕੀ ਕਹਿੰਦੇ ਨੇ sites ਜਿਹਦੇ ਚ ਆਪਾਂ ਨੇ form fill ਕਰਵਾਉਣੇ ਜਿਵੇਂ ਹੁਣ ਆਪਾਂ ਮੰਨਲੋ collage ਦੀ ਕਰਵਾਉਂਦੇ ਹਾਂ admission ਕਰਵਾਉਣੀ ਹੁੰਦੀ ਹੈ collage ਦੇ ਵਿੱਚ

ਉਸ collage ਦੀ ਆਪਣੀ professional site ਬਣੀ ਹੁੰਦੀ ਆ ਠੀਕ ਹੈ ਆਪਾਂ ਉਹ site ਤੇ link ਖੋਲ ਲੈਣਾ ਤੇ ਉਹਦੇ ਪਰ ਜੋ ਜੋ ਚੀਜ਼ ਉਹ ਪੁੱਛਦੇ ਨੇ ਤੁਹਾਡੇ documents ਕਿਹੜੇ ਕਿਹੜੇ ਚਾਹੀਦੇ ਨੇ ਇਸੇ certificate ਹੁੰਦੇ ਨੇ ਸਕੂਲ ਦੇ ਉਹਦੇ ਨਾਲ related roll number ਹੋਗਿਆ ਆਪਣਾ ਤੇ ਤੁਹਾਡਾ

payment method ਕੀ ਹੈ ਕੀ ਤੁਸੀਂ online payment ਕਰੋਗੇ ਤੇ ਤੁਹਾਡੇ ਜਿਹੜੇ certificate ਨੇ ਉਹ ਕਿੱਦਾਂ ਉਹਨੂੰ ਚਾਹੀਦੇ ਨੇ ਕਿਹੜੀ ਕਿਹੜੀ class ਦੇ ਕੋਈ gap ਵਗੈਰਾ ਦੀ information

okay okay

ਤੁਹਾਡੇ ਕੰਮ ਵਾਸਤੇ ਜਿਵੇਂ ਹੁਣ ਮੈਂ ਤੁਹਾਨੂੰ ਦੱਸਿਆ ਕੇ ਆਪਾਂ digi locker ਕਰ ਸਕਦੇ ਆਂ ਹਨਾ ਇੱਕ ਤੇ ਆਪਾਂ ਜਿਹੜੀ ਆਪਣੀ ਆਧਾਰ card ਦੀ site ਹੁੰਦੀ ਆ ਆਧਾਰ card

ਕਰਨਾ ਆਪਾਂ ਆਧਾਰ card ਦੀ site ਤੇ ਜਾਵਾਂਗੇ ਤੇ ਉਹਦੇ ਤੇ ਆਪਾਂ ਨੇ ਆਪਣਾ ਜਿਹੜਾ ਆਧਾਰ card ਦਾ captcha ਵਗੈਰਾ fill ਕਰਵਾਉਂਦੇ ਨੇ ਪਹਿਲਾਂ ਫ਼ੇਰ ਉਹ captcha fill ਕਰਨਾ ਆਪਾਂ ਨੇ

ਤੇ ਜਦੋਂ ਉਹ ਆਪਣਾ download ਹੋ ਜਾਇਗਾ ਤੇ ਆਪਾਂ ਨੇ ਜਿਵੇਂ file manager ਹੁੰਦਾ ਆਪਣੇ phone ਦੇ ਵਿੱਚ

ਦੀ ਉੱਥੇ ਜਾ ਕੇ ਉਹ ਜਦੋਂ file ਖੋਲਾਂਗੇ ਤਾਂ ਪਹਿਲਾਂ password ਮੰਗਦਾ

ਤੁਹਾਡੇ name ਦੇ four letter ਹੁੰਦੇ ਨੇ ਤੁਹਾਡੀ ਜਿਹੜੀ

year ਹੁੰਦਾ ਉਹ ਆਪਾਂ ਨੇ fill ਕਰਨਾ ਹੈ ਤੇ ਜਿਹੜੀ ਉਹ document ਆ ਉਹ original ਮੰਨਿਆ ਜਾਂਦਾ ਤੁਹਾਡੇ phone ਦੇ ਵਿੱਚ ਜਿਹੜਾ save ਹੋਜੇਗਾ okay okay

ਹੋਰ ਹੋਰ ਕੋਈ information ਜਿੱਦਾਂ ਤੁਸੀਂ ਕਿਹਾ digi locker ਅਮ ਹੋ ਸਕਦਾ ਤੁਹਾਡੇ ਕੋਲ document save ਰਹਿਣਗੇ ਵੀ ਤੁਹਾਨੂੰ ਦੇਖਣ

ਤੁਹਾਡਾ ਇਹੀ ਮਤਲਬ ਆ ਨਾ ਵੀ ਨਾਲ ਚੱਕਣ ਦੀ ਥੋਨੂੰ ਲੋੜ ਨਹੀਂ ਪਉਗੀ ਉਹਦੇ ਵਿੱਚ save ਹੋ ਜਾਣਗੇ

ਜਾਣੇ ਜਿਵੇਂ ਆਪਣੇ ਹੁਣ ਜਿਵੇ ਆਪਣੇ government buses ਨੇ ਜਿਹੜੀਆਂ ਇਹਦੇ ਵਿੱਚ

government ਨੇ ਕਰਿਆ ਹੋਇਆ ਜਿਹੜਾ ਆਪਣਾ ਆਧਾਰ card ਹੈ ਉਹਦੇ ਨਾਲ ਆਪਣੀ ticket ਆ ਜਿਹੜੀ free ਰਹਿੰਦੀ ਹੈ ਤੇ ਹੁਣ ਮੰਨਲੋ by chance ਤੁਸੀਂ ਆਪਣਾ ਆਧਾਰ card ਘਰੇ ਭੁੱਲ ਗਏ ਹੋ ਤਾਂ ਤੁਹਾਡਾ ਜਿਹੜਾ ਆਧਾਰ card ਕਿਸੀ digi locker ਵਿੱਚ download ਕਰਕੇ ਰੱਖਿਆ ਹੋਇਆ ਉਹ original ਹੈ ਮਤਲਬ ਕੇ ਉਹਨਾ ਵੱਲੋਂ valid ਹੈ ਚੱਲੇਗਾ ਜਿਸ ਤਰ੍ਹਾਂ ਕੇ ਆਪਣੇ ਹੁਣ RC ਹੁੰਦੀ ਆ bike ਵਗੈਰਾ ਦੀ ਹਨਾ vehicles ਦੀ

ਜਿਹੜੀ ਆਪਾਂ ਆਪਣੀ download ਕਰਕੇ ਰੱਖ ਲਵਾਂਗੇ digi locker ਦੇ ਵਿੱਚ ਉਹ government ਵੱਲੋਂ approved ਹੈ ਉਹ ਤੁਸੀਂ ਕਿਤੇ ਵੀ ਅਗਰ ਮੰਨਲੋ ਆਪਾਂ ਨੇ document paper document ਘਰੇ ਛੱਡ ਚੁੱਕੇ ਹੋ ਠੀਕ ਹੈ ਤੁਸੀਂ ਦਿਖਾਓਗੇ ਤਾਂ approval ਹੈ ਉਹ ਬਾਹਰ ਹਰ ਪਾਸੇ ਚੱਲਦਾ

digi locker ਦਾ ਆਪਣਾ process ਇਹ ਹੁੰਦਾ ਕੀ ਆਪਾਂ ਨੇ download ਕਰਨੀ ਇਹ ਵੀ APP ਹੈ ਇੱਕ digi locker